ਲਾਈਟਸ ਵਾਲੀਆਂ ਪਾਈਪਾਂ ਦਿਖਾਈ ਦੇ ਰਹੀਆਂ ਹਨ ਕੁਝ ਮੋਟੀਆਂ ਮੋਟੀਆਂ ਫਟੀਆਂ ਦਿਖਾਈ ਦੇ ਰਹੀਆਂ ਹਨ।

ਔਰ ਨੀਚੇ ਕੁਝ ਬਿਲਡਿੰਗ ਦਿਖਾਈ ਦੇ ਰਹੀ ਹੈ ਜਿਸਦੀਆਂ ਖਿੜਕੀਆਂ ਦਿਖ ਰਹੀਆਂ ਹਨ ਇੱਕ ਸਾਈਡ ਤੇ ਸੀੜੀਆਂ ਦਿਖਾਈ ਦੇ ਰਹੀਆ ਹਨ।

ਤਿੰਨ ਮੂਰਤੀਆਂ ਦਿਖਾਈ ਦੇ ਰਹੀਆਂ ਹਨ ਇੱਕ ਵੱਡੀ ਮੂਰਤੀ ਹੈ ਦੋ ਛੋਟੇ ਸਾਈਜ਼ ਦੀਆਂ ਹਨ ਪਿੱਛੇ ਇੱਕ ਬਿਲਡਿੰਗ ਦਿਖਾਈ ਦੇ ਰਹੀ ਐ ਉਸ ਵਿੱਚ ਕੁਝ ਲੋਕ ਦਿਖਾਈ ਦੇ ਰਹੇ ਹਨ।

ਇੱਕ ਪਾਨੀ ਵਾਲੀ ਟੂਟੀ ਲੱਗੀ ਹੋਈ ਹੈ ਇੱਸਦੇ ਦੋ ਗੇਟਸ ਹਨ ਇੱਕ ਲੋਹੇ ਦਾ ਇੱਕ ਲੱਕੜ ਵਾਲਾ।

ਇੱਕ ਲੋਏ ਦਾ ਗੇਟ ਦਿਖਾਈ ਦੇ ਰਿਹਾ ਹੈ ਜਿਸਦੇ ਉਪਰ ਲਾਉਂਡਰੀ ਲੈਬ ਲਿਖਿਆ ਹੋਇਆ ਹੈ ਵੀ ਆਰ ਕੇਅਰ ਯੂਅਰ ਫੈਬਰਿਕ ਲਿਖਿਆ ਹੋਇਆ ਹੈ ਇਸਦਾ ਕਲਰ ਬਲੂ ਹੈ।

ਇਹ ਸਾਨੂੰ ਇੱਕ ਹੋਟਲ ਦਿਖਾਈ ਦੇ ਰਿਹਾ ਹੈ ਜਿਸ ਵਿੱਚ ਗੋਲ ਮੇਜ ਲੱਗੇ ਹੋਏ ਹਨ ਸਾਈਡਾਂ ਤੇ ਚੇਅਰਸ ਲੱਗੀਆਂ ਹੋਈਆਂ ਹਨ।

ਇੱਕ ਸਟੈਂਡ ਲੱਗਿਆ ਹੋਯਾ ਹੈ ਲੋਹੇ ਦਾ ਜਿਹਨਾਂ ਤੇ ਬਾਲਟੀਆਂ ਟੰਗੀਆਂ ਹੋਈਆਂ ਰੈੱਡ ਕਲਰ ਦੀਆਂ ਅੱਗ ਬੁਝਾਉਣ ਦੇ ਲਈ।

ਵਿੱਚ ਲੱਗ ਰਿਹਾ ਹੈ ਇੱਕ ਆਦਮੀ ਚੇਅਰ ਤੇ ਬੈਠਾ ਹੋਇਆ ਹੈ ਗੱਡੀਆਂ ਆਉਂਦੀਆਂ ਜਾਂਦੀਆਂ ਨਜ਼ਰ ਆ ਰਹੀ ਨ।

ਜੋ ਆਦਮੀ ਮਜਦੂਰ ਕੰਮ ਕਰ ਰਹੇ ਹਨ ਉਹਨਾਂ ਦੇ ਯੈਲੋ ਕਲਰ ਦੀਆਂ ਸੇਫਟੀ ਕੈਪਸ ਲੱਗੀਆਂ ਹੋਈਆਂ ਹਨ।

ਤੂੜੀਆਂ ਆਲੀਆਂ ਮਸ਼ੀਨਾਂ ਦੇ ਮਿਲਦੀਆਂ ਹਨ ਇਸਦੇ ਉੱਪਰ ਲਿਖਿਆ ਹੋਇਆ ਹੈ ਬਾਹਰ ਚਾਨਨੀ ਲੱਗੀ ਹੋਈ ਹੈ ਗਰੀਨ ਕਲਰ ਦੀ ਲਾਈਟ ਦਿਖਾਈ ਦੇ ਰਹੀ ਹੈ।

ਬਾਰ ਇਕ ਲੱਗੀ ਪਈ ਹੈ ਉਸਦੇ ਉੱਪਰ ਆਪਣਾ ਡੀਜੇ ਸੁਖਚਰਨ ਸਿੰਘ।